ਲਿਬਰੇਆਫਿਸ ਕੈਲਕ ਮੁੱਢਲੇ ਡੇਟਾ ਮੈਨਿਪੂਲੇਸ਼ਨ ਦੇ ਸਪੋਕਨ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ
ਇਸ ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ ਫਾਰਮੂਲਾ ਦੀਆਂ ਮੁੱਢਲੀਆਂ ਚੀਜਾਂ ਨਾਲ ਜਾਣ ਪਛਾਣ
ਕਾਲਮਸ ਨਾਲ ਸੋਰਟ ਕਰਨਾ
ਡੇਟਾ ਫਿਲਟਰ ਦੀਆ ਮੁੱਢਲੀਆਂ ਗੱਲਾਂ
ਇਥੇ ਅਸੀਂ ਅੋਪਰੇਟਿੰਗ ਸਿਸਟਮ ਵਜੋਂ ਉਬੰਤੂ ਲਿਨਕਸ ਵਰਜ਼ਨ 1004 ਅਤੇ ਲਿਬਰੇਆਫਿਸ ਸੂਟ ਵਰਜ਼ਨ 334 ਦਾ ਇਸਤੇਮਾਲ ਕਰ ਰਹੇ ਹਾਂ
ਆਉ ਅਸੀਂ ਲਿਬਰੇਆਫਿਸ ਕੈਲਕ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਮੁੱਢਲੇ ਫਾਰਮੂਲਿਆਂ ਬਾਰੇ ਸਿੱਖਿਦਿਆਂ ਟਯੂਟੋਰਿਅਲ ਦੀ ਸ਼ੁਰੁਆਤ ਕਰਦੇ ਹਾਂ
ਫਾਰਮੂਲਾ ਸਮੀਕਰਨ ਹੈ ਜੋ ਨੰਬਰਸ ਅਤੇ ਵੈਰਿਏਬਲਸ ਦਾ ਇਸਤੇਮਾਲ ਕਰਕੇ ਨਤੀਜਾ ਦਿੰਦਾ ਹੈ
ਸਪਰੈੱਡਸ਼ੀਟ ਵਿਚ ਵੈਰਿਏਬਲਸ ਸੈੱਲ ਲੋਕੇਸ਼ਨਸ ਹੁੰਦੇ ਹਨ ਜੋ ਸਮੀਕਰਨ ਪੂਰਾ ਕਰਣ ਲਈ ਜਰੂਰੀ ਡੇਟਾ ਰੱਖਦੇ ਹਨ
ਸਭ ਤੋਂ ਮੁੱਢਲੇ ਅਰਥਮੈਟਿਕ ਅੋਪਰੈਸ਼ਨ ਜੋ ਕੀਤੇ ਜਾਂਦੇ ਹਨ ਉਹ ਹਨ ਜਮਾ ਘਟਾ ਗੁਣਾ ਅਤੇ ਭਾਗ
ਆਉ ਅਸੀਂ ਪਹਿਲਾਂ ਆਪਣੀ ਪਰਸਨਲ ਫਾਇਨਾਂਸ ਟੈ੍ਕਰ ਓਡੀਐਸ personal finance trackerਓਡੀਐਸ ਫਾਇਲ ਖੋਲ੍ਹੀਏ
ਆਉ ਅਸੀਂ ਵੇਖਦੇ ਹਾਂ ਆਪਣੀ ਪਰਸਨਲ ਫਾਈਨੈਂਸ trackerਓਡੀਐਸ ਫਾਇਲ ਵਿਚ ਕੋਸਟ ਹੈਡਿੰਗ ਅਧੀਨ ਦੱਸੇ ਗਏ ਸਾਰੇ ਖਰਚੇ ਕਿਵੇਂ ਜੋੜੀਏ
ਅਸੀਂ ਮਿਸਲੇਨੀਅਸ ਦੇ ਅਧੀਨ ਸੁਮ TOTALਨਾਮ ਦਾ ਇਕ ਹੋਰ ਹੈਡਿੰਗ ਦੇਵਾਂਗੇ
ਅਤੇ ਅਸੀਂ ਸੈੱਲ ਏ8 ਤੇ ਕਲਿਕ ਕਰਦੇ ਹਾਂ ਅਤੇ ਸੀਰੀਅਲ ਨੰਬਰ 7 ਦੇਂਦੇ ਹਾਂ
ਆਉ ਹੁਣ ਸੈੱਲ ਨੰਬਰ C8ਤੇ ਕਲਿਕ ਕਰੀਏ ਜਿਥੇ ਅਸੀਂ ਕੋਸਟ ਦਾ ਕੁਲ ਜੋੜ ਦਰਸਾਉਣਾ ਚਾਹੁੰਦੇ ਹਾਂ
ਸਾਰੇ ਕੋਸਟਸ ਨੂੰ ਜੋੜਨ ਲਈ ਅਸੀਂ ਟਾਈਪ ਕਰਦੇ ਹਾਂ SUMਅਤੇ ਬਰੈਕਟਸ ਵਿਚo ਜਿਹੜੇ ਕਾਲਮਸ ਜੋੜਨੇ ਹਨ ਉਹ ਸੀ3 ਕੋਲੋਨ C7
ਹੁਣ ਕੀ ਬੋਰਡ ਤੇ Enterਦਬਾਉ
ਤੁਸੀਂ ਵੇਖਦੇ ਹੋ ਕਿ Costਅਧੀਨ ਆਉਂਦੇ ਸਾਰੇ ਆਈਟਮਸ ਦਾ ਜੋੜ ਹੋ ਗਿਆ ਹੈ
ਆੳ ਹੁਣ ਸਿੱਖੀਏ ਕਿ ਕੈਲਕ ਵਿਚ ਘਟਾ ਕਿਵੇਂ ਕਰੀਏ
ਜੇ ਅਸੀਂ ਹਾਉਸ ਰੈਂਟ ਅਤੇ ਇਲੈਕਟ੍ਰੀਸਿਟੀ Billਦਾ ਕੋਸਟ ਸਬਟਰੈਕਟ ਕਰਨਾ ਚਾਹੁੰਦੇ ਹਾਂ ਅਤੇ ਉਸ ਨੂੰ ਸੈੱਲ ਏ9 ਵਿਚ ਦਰਸਾਉਣਾ ਚਾਹੁੰਦੇ ਹਾਂ ਤਾਂ ਪਹਿਲਾਂ ਸੈੱਲ ਏ9 ਤੇ ਕਲਿਕ ਕਰੋ
ਹੁਣ ਇਸ ਸੈੱਲ ਵਿਚ ਟਾਈਪ ਕਰੋ ਅਤੇ ਬਰੈਕਟਸ ਵਿਚ ਸਬੰਧਤ ਸੈੱਲ ਰੈਫਰੇਂਸ ਜੋ ਹਨ ਸੀ3 ਮਾਈਨਸ C4
ਕੀ ਬੋਰਡ ਤੇ Enterਬਟਨ ਦਬਾਉ
ਅਸੀਂ ਵੇਖਦੇ ਹਾਂ ਕਿ ਦੋਨੋ ਸੈੱਲ ਰੈਫਰੈਂਸ ਦੀ ਕੋਸਟ ਸਬਟਰੈਕਟ ਹੋ ਗਈ ਹੈ ਅਤੇ ਨਤੀਜਾ ਸੈੱਲ ਨੰਬਰ ਏ9 ਵਿਚ ਦਿੱਸਦਾ ਹੈ
ਆਉ ਬਦਲਾਵਾਂ ਨੂੰ ਅਨਡੂ ਕਰੀਏ
ਇਸੇ ਤਰਹਾਂ ਅਸੀਂ ਵੱਖ ਵੱਖ ਸੈੱਲਸ ਵਿਚ ਭਾਗ ਅਤੇ ਗੁਣਾ ਵੀ ਕਰ ਸਕਦੇ ਹਾਂ
ਸਪਰੈੱਡਸ਼ੀਟ ਵਿਚ ਇਕ ਹੋਰ ਮੁੱਢਲਾ ਅੋਪਰੈਸ਼ਨ ਹੈ ਨੰਬਰਾਂ ਦੀ ਅੋਸਤ ਐਵਰੇਜ ਕੱਢਣਾ
ਆਉ ਵੇਖੀਏ ਇਹ ਕਿਵੇਂ ਲਾਗੂ ਹੁੰਦੀ ਹੈ
ਆਉ ਸੁਮ ਟੋਟਲ ਸੈੱਲ ਦੇ ਠੀਕ ਨੀਚੇ ਹੈਡਿੰਗ Averageਦੇਂਦੇ ਹਾਂ
ਇਥੇ ਅਸੀਂ ਸਾਰੀ ਕੋਸਟ ਦੀ ਐਵਰੇਜ ਦਰਸਾਉਣਾ ਚਾਹੁੰਦੇ ਹਾਂ
ਇਸ ਲਈ ਅਸੀਂ ਸੈੱਲ ਸੀ9 ਤੇ ਕਲਿਕ ਕਰਦੇ ਹਾਂ
ਹੁਣ ਅਸੀਂ ਟਾਈਪ ਕਰਦੇ ਹਾਂ Average ਅਤੇ ਬਰੈਕਟਸ ਵਿਚ ਕੋਸਟ
ਕੀ ਬੋਰਡ ਤੇ Enter ਬਟਨ ਦਬਾੳ
ਤੁਸੀਂ ਵੇਖਦੇ ਹੋ ਕਿ Costਕਾਲਮ ਦੀ ਐਵਰੇਜ ਸੈੱਲ ਵਿਚ ਦਿੱਸਦੀ ਹੈ
ਆਉ ਬਦਲਾਉ ਨੂੰ ਅਨਡੂ ਕਰੀਏ
ਉਸੀ ਤਰਹਾਂ ਤੁਸੀਂ ਹੋਰੀਜ਼ੋਂਟਲ ਰੋਅ ਦੇ ਐਲੀਮੈਂਟਸ ਦੀ ਐਵਰੇਜ ਪਤਾ ਕਰ ਸਕਦੇ ਹੋ
ਅਸੀਂ ਐਡਵਾਂਸਡ ਲੈਵਲ ਦੇ ਟਿਯੂਟੋਰਿਅਲ ਵਿਚ ਫਾਰਮੂਲੇ ਅਤੇ ਅੋਪਰੇਟਰਸ ਬਾਰੇ ਹੋਰ ਜ਼ਿਆਦਾ ਸਿੱਖਾਂਗੇ
ਆਉ ਹੁਣ ਅਸੀਂ ਸਿੱਖਦੇ ਹਾਂ ਕੈਲਕ ਸਪਰੈੱਡਸ਼ੀਟ ਵਿਚ ਡੇਟਾ ਨੂੰ Sortਕਿਵੇਂ ਕਰੀਏ
ਸੋਰਟ ਕਰਣ ਨਾਲ ਸ਼ੀਟ ਵਿਚ ਦਿੱਸਦੇ ਸੈੱਲਸ ਨੂੰ ਮਰਜ਼ੀ ਅਨੁਸਾਰ ਕ੍ਰਮਬੱਧ ਕੀਤਾ ਜਾ ਸਕਦਾ ਹੈ
ਕੈਲਕ ਵਿਚ ਤੁਸੀਂ ਤਿੰਨ ਮਾਪਦੰਡਾਂ ਤਕ ਡੇਟਾ ਸੋਰਟ ਕਰ ਸਕਦੇ ਹੋ ਜੋ ਕਿ ਇਕ ਤੋਂ ਬਾਅਦ ਇਕ ਲਾਗੂ ਹੁੰਦੇ ਹਨ
ਇਹ ਸੁਵਿਧਾਜਨਕ ਹੁੰਦਾ ਹੈ ਜਦ ਤੁਸੀਂ ਇਕ ਵਿਸ਼ੇਸ਼ ਆਈਟਮ ਤਲਾਸ਼ਣਾ ਚਾਹੁੰਦੇ ਹੋ ਅਤੇ ਹੋਰ ਸਸ਼ੱਕਤ ਹੁੰਦਾ ਹੈ ਜਦ ਤੁਹਾਡੇ ਕੋਲ ਫਿਲਟਰ ਹੋਇਆ ਡੇਟਾ ਹੁੰਦਾ ਹੈ
ਮੰਨ ਲਉ ਕਿ ਅਸੀਂ Costsਹੈਡਿੰਗ ਅਧੀਨ ਜਿਹੜਾ ਡੇਟਾ ਹੈ ਉਸਨੂੰ ਵੱਧਦੇ ਕ੍ਰਮ ਵਿਚ ਸੋਰਟ ਕਰਨਾ ਚਾਹੁੰਦੇ ਹਾਂ
ਇਸ ਲਈ ਪਹਿਲਾਂ ਅਸੀਂ Costਸੈੱਲ ਤੇ ਕਲਿਕ ਕਰਕੇ ਜਿਹੜੇ ਸੈੱਲਸ ਸੋਰਟ ਕਰਨੇ ਹਨ ਉਹਨਾਂ ਨੂੰ ਚਿੰਨ੍ਹਿਤ ਕਰਦੇ ਹਾਂ
ਹੁਣ ਲੈਫਟ ਮਾਉਸ ਬਟਨ ਹੋਲਡ ਕਰਕੇ ਕਾਲਮ ਦੇ ਅੰਤਲੇ ਸੈੱਲ ਤਕ ਡਰੈਗ ਕਰੋ ਜਿਸ ਵਿਚ 2000ਲਿਖਿਆ ਹੈ
ਇਹ ਉਹ ਕਾਲਮ ਚੁਣਦਾ ਹੈ ਜਿਸ ਨੂੰ ਅਸੀਂ ਸੋਰਟ ਕਰਨਾ ਹੈ
ਹੁਣ ਮੈਨਯੂਬਾਰ ਵਿਚ Dataਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ Sortਤੇ ਕਲਿਕ ਕਰੋ
ਅੱਗੇ ਕਰੰਟ ਸਿਲੈਕਸ਼ਨ ਨੂੰ ਚੁਣੋ
ਤੁਸੀਂ ਵੇਖੋਗੇ ਕਿ ਇਕ ਡਾਇਲੋਗ ਬੋਕਸ ਆ ਜਾਂਦਾ ਹੈ ਜਿਸ ਵਿਚ ਸੋਰਟ ਕ੍ਰਾਈਟੇਰੀਆ ਅਤੇ ਆਪਸ਼ਨਜ਼ ਨਾਮ ਦੇ ਟੈਬਸ ਹਨ
ਸੋਰਟ criteriaਟੈਬ ਵਿਚSort byਫੀਲਡ ਵਿਚ Costਚੁਣੋ
Costਨੂੰ ਵੱਧਦੇ ਕ੍ਰਮ ਵਿਚ ਸੋਰਟ ਕਰਨ ਲਈ ਠੀਕ ਉਸ ਤੋਂ ਅਗਲੇAscendingਅੋਪਸ਼ਨ ਤੇ ਕਲਿਕ ਕਰੋ
ਹੁਣ OKਬਟਨ ਤੇ ਕਲਿਕ ਕਰੋ
ਤੁਸੀਂ ਵੇਖਦੇ ਹੋ ਕਿ ਕਾਲਮ ਵੱਧਦੇ ਕ੍ਰਮ ਵਿਚ ਸੋਰਟ ਹੋ ਗਿਆ ਹੈ
ਉਸੀਂ ਤਰਹਾਂ ਘੱਟਦੇ ਕ੍ਰਮ ਵਿਚ ਸੋਰਟ ਕਰਨ ਲਈDescending ਤੇ ਕਲਿਕ ਕਰੋ ਅਤੇ ਫਿਰ ਓਕ ਬਟਨ ਤੇ ਕਲਿਕ ਕਰੋ
ਆਉ ਬਦਲਾਵਾਂ ਨੂੰ ਅਨਡੂ ਕਰੀਏ
ਮਲਟੀਪਲ ਕਾਲਮਸ ਵੀ ਸੋਰਟ ਕੀਤੇ ਜਾ ਸਕਦੇ ਹਨ ਪਹਿਲਾਂ ਸਾਰੇ ਕਾਲਮਸ ਚੁਣ ਕੇ ਅਤੇ ਫਿਰ ਸੋਰਟ ਅੋਪਸ਼ਨਸ ਲਾਗੂ ਕਰਕੇ
ਮੰਨ ਲਉ ਕਿ ਅਸੀਂ ਸੀਰੀਅਲ ਨੰਬਰਸ ਅਤੇ ਕੋਸਟ ਦੋਨੋ ਹੀ ਸੋਰਟ ਕਰਨਾ ਚਾਹੁੰਦੇ ਹਾਂ
ਇਸ ਲਈ ਪਹਿਲਾਂ ਇਹਨਾਂ ਕਾਲਮਸ ਨੂੰ ਚੁਣੋ ਜਿਵੇਂ ਕਿ ਅਸੀਂ ਪਹਿਲਾਂ ਕੀਤਾ ਸੀ
ਹੁਣ ਮੈਨਯੂਬਾਰ ਵਿਚ Dataਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ Sortਅੋਪਸ਼ਨ ਤੇ ਕਲਿਕ ਕਰੋ
ਜੋ ਡਾਇਲੋਗ ਬੋਕਸ ਦਿੱਸੇਗਾ ਉਸ ਵਿਚSort byਫੀਲਡ ਵਿਚ ਪਹਿਲਾਂ Costਚੁਣੋ
ਫਿਰ ਥੇਨ byਫੀਲਡ ਵਿਚ SNਚੁਣੋ
ਦੋਹਾਂ ਅੋਪਸ਼ਨਸ ਦੇ ਨੇੜਲੇ Descendingਤੇ ਕਲਿਕ ਕਰੋ ਅਤੇ ਫਿਰ OKਬਟਨ ਤੇ ਕਲਿਕ ਕਰੋ
ਤੁਸੀਂ ਵੇਖਦੇ ਹੋ ਕਿ ਦੋਨੋਂ ਹੈਡਿੰਗਸ ਘੱਟਦੇ ਕ੍ਰਮ ਵਿਚ ਸੋਰਟ ਹੋ ਗਏ ਹਨ
ਆਉ ਬਦਲਾਵਾਂ ਨੂੰ ਅਨਡੂ ਕਰੀਏ
ਆਉ ਹੁਣ ਸਿੱਖੀਏ ਕਿ ਲਿਬਰੇਆਫਿਸ ਕੈਲਕ ਵਿਚ ਡੇਟਾ ਕਿਵੇਂ ਫਿਲਟਰ ਕਰਦੇ ਹਨ
ਫਿਲਟਰ ਕੰਡੀਸ਼ਨਸ ਦੀ ਇਕ ਲਿਸਟ ਹੈ ਜਿਹੜੀ ਹਰ ਐਂਟਰੀ ਨੂੰ ਡਿਸਪਲੇ ਹੋਣ ਲਈ ਪੂਰੀ ਕਰਨੀ ਹੁੰਦੀ ਹੈ
ਸਪਰੈੱਡਸ਼ੀਟ ਵਿਚ ਫਿਲਟਰ ਲਾਗੂ ਕਰਨ ਲਈ ਆਉ Itemਨਾਮ ਦੇ ਸੈੱਲ ਤੇ ਕਲਿਕ ਕਰੀਏ
ਹੁਣ ਮੈਨਯੂਬਾਰ ਵਿਚ Dataਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ Filterਅੋਪਸ਼ਨ ਤੇ ਕਲਿਕ ਕਰੋ
ਪਾਪ ਅੱਪ ਮੈਨਯੂ ਵਿਚ AutoFilterਅੋਪਸ਼ਨ ਤੇ ਕਲਿਕ ਕਰੋ
ਤੁਸੀਂ ਹੈਡਿੰਗਸ ਤੇ ਇਕ ਐਰੋ ਚਿੰਨ੍ਹ ਵੇਖ ਸਕਦੇ ਹੋ
Itemਨਾਮ ਦੇ ਸੈੱਲ ਦੇ ਡਾਊਨ ਐਰੋ ਤੇ ਕਲਿਕ ਕਰੋ
ਹੁਣ ਮੰਨ ਲਉ ਤੁਸੀਂ ਚਾਹੁੰਦੇ ਹੋ ਕਿ ਸਿਰਫ ਇਲੈਕਟ੍ਰੀਸਿਟੀ Billਨਾਲ ਸੰਬੰਧਿਤ ਡੇਟਾ ਹੀ ਦਿੱਸੇ
ਇਸ ਲਈ ਇਲੈਕਟ੍ਰੀਸਿਟੀ Billਅੋਪਸ਼ਨ ਤੇ ਕਲਿਕ ਕਰੋ
ਤੁਸੀਂ ਵੇਖਦੇ ਹੋ ਕਿ ਸਿਰਫ ਇਲੈਕਟ੍ਰੀਸਿਟੀ Billਨਾਲ ਸੰਬੰਧਿਤ ਡੇਟਾ ਹੀ ਸ਼ੀਟ ਵਿਚ ਦਿੱਸ ਰਿਹਾ ਹੈ
ਬਾਕੀ ਦੀਆਂ ਅੋਪਸ਼ਨਸ ਫਿਲਟਰ ਹੋ ਗਈਆਂ ਹਨ
ਸਾਰੇ ਡੇਟਾ ਵੇਖਣ ਲਈ Itemਨਾਮਕ ਸੈੱਲ ਦੇ ਡਾਊਨ ਐਰੋ ਤੇ ਦੁਬਾਰਾ ਕਲਿਕ ਕਰੋ ਅਤੇ Allਤੇ ਕਲਿਕ ਕਰੋ
ਅਸੀਂ ਵੇਖਦੇ ਹਾਂ ਕਿ ਅਸੀਂ ਆਪਣੇ ਲਿਖੇ ਹੋਏ ਸਾਰੇ ਡੇਟਾ ਨੂੰ ਹੁਣ ਵੇਖ ਸਕਦੇ ਹਾਂ
AutoFilterਤੋਂ ਇਲਾਵਾ ਦੋ ਹੋਰ ਫਿਲਟਰ ਅੋਪਸ਼ਨਸ ਹਨ ਸਟੈਂਡਰਡ Filterਅਤੇ ਐਡਵਾਂਸਡ ਫਿਲਟਰ ਜਿਨ੍ਹਾਂ ਬਾਰੇ ਅਸੀਂ ਇਸ ਸੀਰੀਜ਼ ਵਿਚ ਬਾਅਦ ਵਿਚ ਸਿੱਖਾਂਗੇ
ਇਹ ਸਾਨੂੰ ਲਿਬਰੇਆਫਿਸ ਕੈਲਕ ਦੇ ਸਪੋਕਨ ਟਿਯੂਟੋਰਿਅਲ ਦੇ ਅੰਤ ਤੇ ਲੈ ਆਇਆ ਹੈ
ਸੰਖੇਪ ਵਿਚ ਅਸੀਂ ਸਿੱਖਿਆ ਹੈ ਫਾਰਮੂਲਾ ਦੀਆਂ ਮੁੱਢਲੀਆਂ ਚੀਜਾਂ ਨਾਲ ਜਾਣ ਪਛਾਣ
ਕਾਲਮਸ ਨਾਲ ਸੋਰਟ ਕਰਨਾ
ਡੇਟਾ ਫਿਲਟਰ ਦੀਆ ਮੁੱਢਲੀਆਂ ਗੱਲਾਂ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
ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ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
ਜਿਆਦਾ ਜਾਣਕਾਰੀ ਲਈ contactspoken tutorialorg ਤੇ ਲਿਖ ਕੇ ਸੰਪਰਕ ਕਰੋ
ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟਾਕ ਟੂ ਏ ਟੀਚਰ ਪੋ੍ਜੈਕਟ ਦਾ ਇਕ ਹਿੱਸਾ ਹੈ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
ਇਸ ਮਿਸ਼ਨ ਦੀ ਹੋਰ ਜਾਣਕਾਰੀ ਉਪਲੱਭਦ ਹੈ httpspoken tutorialorg ਸਲੈਸ਼ ਨਮੈਕਟ ਹਾਈਫਨ ਇੰਟਰੋ ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ
ਅਤੇ ਆਈਆਈਟੀ ਬੋਂਬੇ ਵਲੋਂ ਮੈਂ ਗਗਨ ਦੀਪ ਕੌਰ ਤੁਹਾਡੇ ਤੋਂ ਵਿਦਾ ਲੈਂਦੀ ਹਾਂ
ਸ਼ਾਮਲ ਹੋਣ ਲਈ ਧੰਨਵਾਦ